ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਸਾਹਮਣੇ ਹਰੇ-ਭਰੇ ਪੇੜ੍ਹ ਪੌਦੇ ਲੱਗੇ ਹੋਏ ਹਨ।

ਇੱਕ ਆਦਮੀ ਬਾਈਕ ਨੂੰ ਲੈ ਕੇ ਬਾਹਰ ਜਾ ਰਿਹਾ ਹੈ ਇੱਕ ਸੱਜੇ ਪਾਸੇ ਬਾਈਕ ਖੜ੍ਹੀ ਹੋਈ ਹੈ ਕਾਲੇ ਰੰਗ ਦੀ।

ਖੱਬੇ ਪਾਸੇ ਇੱਕ ਦਰਖਤ ਲੱਗਿਆ ਹੋਇਆ ਹੈ ਤੇ ਬਿਲਡਿੰਗ ਦੇ ਅੰਦਰ ਇੱਕ ਕੁੜੇਦਾਨ ਪਿਆ ਹੋਇਆ ਹੈ।

ਛੱਤ ਦੇ ਉੱਤੇ ਚਿੱਟੇ ਰੰਗ ਦੀਆਂ ਲਾਈਟਾਂ ਜਗ ਰਹੀਆਂ ਹਨ ਤੇ ਚਿੱਟੇ ਰੰਗ ਦੇ ਪੇਂਟ ਕੀਤਾ ਹੋਇਆ।

ਇੱਕ ਆਦਮੀ ਨੇ ਨੀਲੇ ਰੰਗ ਦੀ ਸ਼ਰਟ ਪਾਈ ਹੋਈ ਹੈ ਸਾਹਮਣੇ ਇੱਕ ਲਾਲ ਰੰਗ ਦਾ ਡਰੰਮ ਪਿਆ ਹੋਇਆ ਹੈ।

ਇੱਕ ਆਦਮੀ ਨੇ ਲਾਲ ਕਾਲੇ ਰੰਗ ਦੀ ਸਵੈਟਰ ਪਾਈ ਹੋਈ ਹੈ ਇੱਕ ਆਦਮੀ ਨੇ ਕਾਲੇ ਰੰਗ ਦੀ ਜੈਕੇਟ ਪਾਈ ਹੋਈ ਹੈ।

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਸਾਹਮਣੇ ਬਹੁਤ ਸਾਰੇ ਲੋਕ ਖੜ੍ਹੇ ਹੋਏ ਹਨ।

ਇੱਕ ਕਿਸ਼ਤੀ ਤੇ ਉੱਤੇ ਦੋ ਲੋਕ ਦਿਖਾਈ ਦੇ ਰਹੇ ਹਨ ਤੇ ਇੱਕ ਕਿਸ਼ਤੀ ਦੇ ਉੱਤੇ ਕਾਫੀ ਸਾਰੇ ਲੋਕ ਦਿਖਾਈ ਦੇ ਰਹੇ ਹਨ ਇਹ।

ਜਿਸ ਦੇ ਉੱਤੇ ਇੱਕ ਗਲਾਸ ਪੁੱਠਾ ਰੱਖਿਆ ਹੋਇਆ ਹੈ ਉਹਦੇ ਨਾਲ ਇੱਕ ਸਪਰੇ ਦੀ ਬੋਤਲ ਰੱਖੀ ਹੋਈ ਹੈ।

ਉਸ ਜੋ ਸੱਜੇ ਪਾਸੇ ਇੱਕ ਨੀਲੇ ਰੰਗ ਦਾ ਬੋਰਡ ਲੱਗਿਆ ਹੋਇਆ ਹੈ।

ਖੱਬੇ ਪਾਸੇ ਇੱਕ ਅੰਕਲ ਜੀ ਨੇ ਲਾਲ ਰੰਗ ਦੀ ਸ਼ਰਟ ਤੇ ਇੱਕ ਧੋਤੀ ਬੰਨ੍ਹੀ ਹੋਈ ਹੈ।

ਜਿਵੇਂ ਕੀ ਮੈਂ ਫੋਟੋ ਵਿੱਚ ਦੇਖ ਪਾ ਰਹੀ ਆ ਸਾਹਮਣੇ ਦੋ ਵੱਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਹੋਇਆ ਹਨ।

ਇਸ ਦੇ ਬਾਹਰ ਹੀ ਇੱਕ ਛੋਟੀ ਜਿਹੀ ਕਿਆਰੀ ਬਣਾਈ ਗਈ ਹੈ ਜਿਸ ਦੇ ਅੰਦਰ ਹਰੇ ਭਰੇ ਪੇੜ੍ਹ ਲੱਗੇ ਹੋਏ ਹਨ।

ਸੱਜੇ ਪਾਸੇ ਤੇ ਖੱਬੇ ਪਾਸੇ ਕੁੱਝ ਪੇੜ੍ਹ ਪੋਦੇਪੌਦੇ ਲੱਗੇ ਹੋਏ ਹਨ ਦੋ ਸੜਕਾਂ ਬਣੀਆਂ ਹੋਈਆਂ ਨੇ ਇੱਕ ਜਾਣ ਲਈ ਇੱਕ ਆਉਣ ਲਈ।

ਫੌਮ ਦੇ ਡੱਬੇ ਪਏ ਹੋਏ ਹਨ ਸਾਹਮਣੇ ਇੱਕ ਲਾਲ ਰੰਗ ਦਾ ਬੋਰਡ ਲੱਗਿਆ ਹੋਇਆ ਹੈ।

ਖੱਬੇ ਪਾਸੇ ਦੋ ਖੰਬੇ ਲੱਗੇ ਹੋਏ ਹਨ ਸੱਜੇ ਪਾਸੇ ਇੱਕ ਚਿੱਟੇ ਰੰਗ ਦਾ ਟਰੱਕ ਖੜਿਆ ਹੋਇਆ ਹੈ।

ਜਿਸ ਦੇ ਮੂਹਰੇ ਜਾਲੀ ਲੱਗੀ ਹੋਈ ਹੈ ਕਾਲੇ ਰੰਗ ਦੀ ਇਸ ਦੇ ਥੱਲੇ ਕਾਲੇ ਰੰਗ ਦੇ ਦੋ ਟਾਇਰ ਦਿਖਾਈ ਦੇ ਰਹੇ ਹਨ।

ਇਸ ਦੇ ਵਿੱਚ ਕੁੱਝ ਭੂਰੇ ਰੰਗ ਦੇ ਸੋਫੇ ਲੱਗੇ ਹੋਏ ਹਨ।

ਇਸ ਦੇ ਸਾਹਮਣੇ ਹਰੇ ਰੰਗ ਦੇ ਪੇੜ੍ਹ ਪੌਦੇ ਲੱਗੇ ਹੋਏ ਹਨ ਇਸ ਦੇ ਖੱਬੇ ਪਾਸੇੇ ਇੱਕ ਖੰਭਾ ਖੜ੍ਹਿਆ ਹੋਇਆ ਹੈ।

ਜਿਸ ਦੀ ਖਿੜਕੀਆਂ ਸ਼ੀਸ਼ੇ ਦੀਆਂ ਬਣੀਆਂ ਹੋਈਆਂ ਨੇ ਇਸ ਦਾ ਦਰਵਾਜ਼ਾ।

ਟੋਕਰੀਆਂ ਰੱਖੀਆਂ ਹੋਇਆਂ ਹਨ ਜਿਸ ਦੇ ਵਿੱਚ ਰੂੰ ਰੱਖੀ ਹੋਈ ਹੈ ਇਸ ਦੇ ਖੱਬੇ ਪਾਸੇ ਲੱਕੜ ਦੇ ਡੱਬੇ ਰੱਖੇ ਹੋਏ ਹਨ ਇਸ ਦੇ --

ਇਸ ਦੇ ਆਲੇ-ਦੁਆਲੇ ਕੁੱਝ ਖੰਭੇ ਖੜ੍ਹੇ ਹੋਏ ਹਨ ਜਿਸ ਦੇ ਨਾਲ ਲੋਹੇ ਦੀ ਗਰਿਲ ਲੱਗੀ ਹੋਈ ਹੈ।

ਇਸ ਦੇ ਅੱਗੇ ਹੀ ਕੁੱਝ ਬਜ਼ਰੀ ਪਈ ਹੋਈ ਹੈ ਇਸ ਦੇ ਅੰਦਰ ਕੁੱਝ ਸੀਮੇਂਟ ਦੀਆਂ ਇੱਟਾਂ ਰੱਖੀਆਂ ਹੋਈਆਂ ਹਨ।

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਸਾਹਮਣੇ ਇੱਕ ਘਰ ਬਣਿਆ ਹੋਇਆ ਹੈ ਜਿਸ ਦੇ ਉੱਤੇ ਇੱਕ ਲੰਬਾ ਸਾਰਾ ਖੰਭਾ ਲੱਗਿਆ ਹੋਇਆ ਹੈ।

ਜਿਵੇਂ ਕਿ ਮੈਂ ਫੋਟੋ ਵਿਚ ਦੇਖ ਪਾ ਰਹੀਂ ਹਾਂ ਦੀਵਾਰ ਦੇ ਅੰਦਰ ਕੁੱਝ ਚਿੱਟੇ ਰੰਗ ਦੀਆਂ ਲਾਈਟਾਂ ਲੱਗੀਆਂ ਹੋਈਆਂ ਹਨ।

ਸਾਹਮਣੇ ਹੀ ਇੱਕ ਐਲਈਡੀ ਲੱਗੀ ਹੋਈ ਹੈ ਇਸ ਦੇ ਆਸ-ਪਾਸ ਸ਼ੀਸ਼ੇ ਦੇ ਬਨੇਰੇ ਲੱਗੇ ਹੋਏ ਹਨ।

ਜਿਸ ਦੇ ਉੱਤੇ ਕੁੱਝ ਸੰਤਰੀ ਰੰਗ ਦਾ ਡਿਜ਼ਾਈਨ ਬਣਿਆ ਹੋਈਆ ਹੈ ਤੇ ਉਸ ਦੇ ਨੀਚੇ ਕੁੱਝ ਲਿਖਿਆ ਹੋਇਆ ਹੈ।

ਸਾਹਮਣੇ ਦੋ ਸਾਈਕਲਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ ਦੁਕਾਨਾਂ ਦੇ ਬਾਹਰ ਬੋਰਡ ਟੰਗੇ ਹੋਏ ਹਨ।